ਜਾਵਾ ਜਾਵਾ ਵਿੱਚ ਕੰਸਟਰਕਟਰ ਓਵਰਲੋਡਿੰਗ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕੰਸਟਰਕਟਰ ਓਵਰਲੋਡਿੰਗ ਕੀ ਹੈ
ਅਤੇ ਕੰਸਟਰਕਟਰ ਓਵਰਲੋਡ ਕਰਨਾ
ਇੱਥੇ ਅਸੀ ਵਰਤੋ ਕਰ ਰਹੇ ਹਾਂ ਉਬੰਟੁ ਵਰਜਨ 11 10 ਓਐੱਸ ਜਾਵਾ ਡਿਵੈਲਪਮੈਂਟ ਕਿਟ 1 6 ਇਕਲਿਪਸ 3 7 0 ਇਸ ਟਿਊਟੋਰਿਅਲ ਲਈ ਸਾਨੂੰ ਗਿਆਨ ਹੋਣਾ ਚਾਹੀਦਾ ਹੈ
ਕਿ ਇਕਲਿਪਸ ਦੀ ਵਰਤੋ ਕਰਕੇ ਜਾਵਾ ਵਿੱਚ ਕੰਸਟਰਕਟਰ ਕਿਵੇਂ ਬਣਾਈਏ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਇਸ ਵੇਬਸਾਈਟ ਉੱਤੇ ਜਾਓ
ਐਚਟੀਟੀਪੀ ਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂ
ਸਪੋਕਨ ਟਿਊਟੋਰੀਅਲ
ਓਰਗ ਕੰਸਟਰਕਟਰ ਓਵਰਲੋਡਿੰਗ ਕੀ ਹੈ
ਕਲਾਸ ਲਈ ਵੱਖਰਾ ਕੰਸਟਰਕਟਰਸ ਪਰਿਭਾਸ਼ਿਤ ਕਰੋ
ਉਹ ਪੈਰਾਮੀਟਰਸ ਦੇ ਪ੍ਰਕਾਰ ਜਾਂ ਨੰਬਰ ਵਿੱਚ ਵਖਰਾ ਹੋਵੇ
ਹੁਣ ਵੇਖੋ ਕਿ ਕੰਸਟਰਕਟਰ ਨੂੰ ਓਵਰਲੋਡ ਕਿਵੇਂ ਕਰੀਏ
ਇਕਲਿਪਸ ਵਿੱਚ ਮੇਰੇ ਕੋਲ ਦੋ ਵੇਰਿਏਬਲਸ ਅਤੇ ਇੱਕ ਮੇਥਡ ਦੇ ਨਾਲ ਕਲਾਸ ਸਟੂਡੈਂਟ ਹੈ
ਪਹਿਲਾਂ ਇੱਕ ਪੈਰਾਮੀਟਰਾਇਜਡ ਕੰਸਟਰਕਟਰ ਬਨਾਓ
ਹੁਣ ਟਾਈਪ ਕਰੋ ਸਟੂਡੈਂਟ ਪੈਰੇਂਥੀਸਿਸ ਵਿੱਚ ਇੰਟ ਨੰਬਰ ਕੋਮਾ ਸਟ੍ਰਿੰਗ the name ਕਰਲੀ ਬਰੈਕੇਟਸ ਵਿੱਚ ਟਾਈਪ ਕਰੋ roll number ਆਈਐਸ ਇਕੁਅਲ ਟੋ ਨੰਬਰ ਅਤੇ ਨਾਮੇ ਆਈਐਸ ਇਕੁਅਲ ਟੋ the name ਹੁਣ ਸਾਡੇ ਕੋਲ ਦੋ ਪੈਰਾਮੀਟਰਸ ਦੇ ਨਾਲ ਇੱਕ ਕੰਸਟਰਕਟਰ ਹੈ
ਇਸ ਕੰਸਟਰਕਟਰ ਨੂੰ ਕਾਲ ਕਰੋ
ਹੂਨ ਨਾਮੇ ਮੇਥਡ ਵਿੱਚ ਟਾਈਪ ਕਰੋ ਨਿਊ ਸਟੂਡੈਂਟ ਪੈਰੇਂਥੀਸਿਸ ਸੇਮਿਕੋਲੋਨ ਅਸੀ ਇੱਕ ਐਰਰ ਵੇਖਦੇ ਹਾਂ ਇਹ ਹੈ ਕੰਸਟ੍ਰਕਟਰ ਸਟੂਡੈਂਟ ਆਈਐਸ ਅਨਡਿਫਾਈਂਡ ਇਹ ਇਸ ਲਈ ਕਿਉਂਕਿ ਅਸੀਂ ਦੋ ਪੈਰਾਮੀਟਰਸ ਦੇ ਨਾਲ ਕੰਸਟਰਕਟਰ ਪਰਿਭਾਸ਼ਿਤ ਕੀਤਾ ਹੈ
ਅਤੇ ਅਸੀ ਬਿਨਾਂ ਪੈਰਾਮੀਟਰਸ ਦੇ ਕੰਸਟਰਕਟਰ ਕਾਲ ਕਰ ਰਹੇ ਹਾਂ
ਹੁਣ ਸਾਨੂੰ ਆਰਗਿਉਮੇਂਟ ਕਾਲ ਕਰਨ ਦੀ ਲੋੜ ਹੈ
ਹੁਣ ਪੈਰੇਂਥੀਸਿਸ ਵਿੱਚ ਟਾਈਪ ਕਰੋ 22 ਕੋਮਾ ਡਬਲ ਕੋਟਸ ਵਿੱਚ ਰਾਮ ਅਸੀ ਵੇਖਦੇ ਹਾਂ ਕਿ ਐਰਰ ਠੀਕ ਹੋ ਗਈ ਹੈ
ਮੇਥਡ ਨੂੰ ਕਾਲ ਕਰੋ
ਹੁਣ ਨਿਊ ਤੋ ਪਹਿਲਾਂ ਟਾਈਪ ਕਰੋ ਸਟੂਡੈਂਟ s ਆਈਐਸ ਇਕੁਅਲ ਟੋ ਨਿਊ ਸਟੂਡੈਂਟ ਹੁਣ ਆਬਜੇਕਟ s ਦੀ ਵਰਤੋ ਕਰਕੇ ਮੇਥਡ ਸਟੂਡੈਂਟਡੀਟੇਲ ਨੂੰ ਫੇਰ ਕਾਲ ਕਰੋ
ਪ੍ਰੋਗਰਾਮ ਸੇਵ ਅਤੇ ਰਨ ਕਰੋ
ਅਸੀ ਆਉਟਪੁਟ ਵੇਖਦੇ ਹਾਂ 22 ਅਤੇ ਰਾਮ ਹੁਣ ਪੈਰਾਮੀਟਰ ਦੇ ਬਿਨਾਂ ਕੰਸਟਰਕਟਰ ਪਰਿਭਾਸ਼ਿਤ ਕਰੋ
ਟਾਈਪ ਕਰੋ ਸਟੂਡੈਂਟ ਪੈਰੇਂਥੀਸਿਸ ਕਰਲੀ ਬਰੈਕਟਸ ਵਿੱਚ roll number ਆਈਐਸ ਇਕੁਅਲ ਟੋ 0 ਅਤੇ ਨਾਮੇ ਆਈਐਸ ਇਕੁਅਲ ਟੋ ਡਬਲ ਕੋਟਸ ਵਿੱਚ ਹਾਈਪਨ ਬਿਨਾਂ ਨਾਮ ਦੇ
ਹੁਣ ਅਸੀ ਬਿਨਾਂ ਪੈਰਾਮੀਟਰਸ ਦੇ ਕੰਸਟਰਕਟਰ ਕਾਲ ਕਰ ਸੱਕਦੇ ਹਾਂ
ਹੁਣ ਟਾਈਪ ਕਰੋ ਸਟੂਡੈਂਟ ਸ1 ਆਈਐਸ ਇਕੁਅਲ ਟੋ ਨਿਊ ਸਟੂਡੈਂਟ ਪੈਰੇਂਥੀਸਿਸ ਸੇਮੀਕਾਲਨ
ਇਸ ਸਮੇਂ ਸਾਨੂੰ ਕੋਈ ਐਰਰ ਨਹੀਂ ਮਿਲੀ ਕਿਉਂਕਿ ਅਸੀਂ ਪੈਰਾਮੀਟਰ ਦੇ ਬਿਨਾਂ ਕੰਸਟਰਕਟਰ ਪਰਿਭਾਸ਼ਿਤ ਕੀਤਾ ਹੈ
ਫਿਰ ਸ1 ਡੋਟ ਸਟੂਡੈਂਟਡੀਟੇਲ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਹੁਣ ਆਉਟਪੁਟ ਵਿੱਚ ਅਸੀ ਵੇਖਦੇ ਹਾਂ ਜ਼ੇਰੋ ਅਤੇ ਦਸ਼ ਅਤੇ ਡਿਫਾਲਟ ਕੰਸਟਰਕਟਰ ਕਾਲ ਹੁੰਦਾ ਹੈ
ਇਹ ਕੰਸਟਰਕਟਰ ਓਵਰਲੋਡਿੰਗ ਹੈ
ਸਾਡੇ ਕੋਲ ਭਿੰਨ ਪੈਰਾਮੀਟਰ ਦੇ ਨਾਲ ਦੋ ਕੰਸਟਰਕਟਰ ਹਨ
ਦੋਨਾਂ ਕੰਸਟਰਕਟਰ ਦੇ ਸਮਾਨ ਨਾਮ ਹਨ
ਹੁਣ ਪੈਰਾਮੀਟਰ ਦੇ ਨੰਬਰ ਅਤੇ ਟਾਈਪ ਉੱਤੇ ਆਧਾਰਿਤ ਕੰਸਟਰਕਟਰ ਕਾਲ ਹੁੰਦਾ ਹੈ
ਹੁਣ ਕੰਸਟਰਕਟਰ ਓਵਰਲੋਡਿੰਗ ਦਾ ਲਾਭ ਵੇਖੋ
ਮੰਨਲੋ ਕਿ ਹੁਣ ਅਸੀ ਦੋ ਪੈਰਾਮੀਟਰਸ ਦੇ ਨਾਲ ਇੱਕ ਕੰਸਟਰਕਟਰ ਕਾਲ ਕਰਦੇ ਹਾਂ
ਹੁਣ ਟਾਈਪ ਕਰੋ ਸਟੂਡੈਂਟ ਸ3 ਨਿਊ ਸਟੂਡੈਂਟ 160 ਹੁਣ ਪੈਰੇਂਥੀਸਿਸ ਵਿੱਚ ਮੰਨਲੋ ਕਿ ਮੈਂ ਪਹਿਲਾਂ ਨਾਮੇ ਆਰਗਿਉਮੇਂਟ ਅਤੇ ਫਿਰ ਰੋਲ ਨੰਬਰ ਦਿੱਤਾ
ਵੇਖੋ ਕੀ ਹੁੰਦਾ ਹੈ
ਹੁਣ ਡਬਲ ਕੋਟਸ ਵਿੱਚ ਰਾਜੂ ਕੋਮਾ 45 ਅਸੀ ਇੱਕ ਐਰਰ ਵੇਖਦੇ ਹਾਂ ਜੋ ਹੈ ਕੰਸਟ੍ਰਕਟਰ ਸਟੂਡੈਂਟ ਵਿਥ ਥੇ ਪੈਰਾਮੀਟਰ ਸਟ੍ਰਿੰਗ ਕੋਮਾ ਇੰਟ ਆਈਐਸ ਅਨਡਿਫਾਈਂਡ ਹੁਣ ਕੰਸਟਰਕਟਰ ਨੂੰ ਪਰਿਭਾਸ਼ਿਤ ਕਰੋ
ਟਾਈਪ ਕਰੋ ਸਟੂਡੈਂਟ ਪੈਰੇਂਥੀਸਿਸ ਵਿੱਚ ਸਟ੍ਰਿੰਗ the name ਕੋਮਾ ਇੰਟ r no ਹੁਣ ਇੱਥੇ ਪਹਿਲਾ ਪੈਰਾਮੀਟਰ ਸਟ੍ਰਿੰਗ ਹੈ ਅਤੇ ਦੂਜਾ ਪੈਰਾਮੀਟਰ ਇੰਟ ਹੈ
ਫਿਰ ਕਰਲੀ ਬਰੈਕੇਟ ਵਿੱਚ roll number ਆਈਐਸ ਇਕੁਅਲ ਟੋ r no ਅਤੇ ਨਾਮੇ ਆਈਐਸ ਇਕੁਅਲ ਟੋ the name ਪ੍ਰੋਗਰਾਮ ਸੇਵ ਕਰੋ
ਹੁਣ ਅਸੀ ਵੇਖਦੇ ਹਾਂ ਕਿ ਐਰਰ ਠੀਕ ਹੋ ਗਈ ਹੈ
ਮੇਥਡ ਨੂੰ ਕਾਲ ਕਰੋ
ਹੁਣ ਸ3 ਡੋਟ ਸਟੂਡੈਂਟਡੀਟੇਲ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਹੁਣ ਅਸੀ ਆਉਟਪੁਟ ਵੇਖਦੇ ਹਾਂ 45 ਅਤੇ ਰਾਜੂ ਇੱਥੇ ਅਸੀ ਵੇਖਦੇ ਹਾਂ ਕਿ ਜਦੋਂ ਅਸੀ ਕੰਸਟਰਕਟਰ ਨੂੰ ਕਾਲ ਕਰਦੇ ਹਾਂ
ਅਸੀ ਪੈਰਾਮੀਟਰਸ ਦੇ ਬਾਰੇ ਵਿੱਚ ਚਿੰਤਿਤ ਨਹੀਂ ਹੁੰਦੇ ਹਾਂ ਜੋ ਅਸੀ ਕਾਲ ਕਰ ਰਹੇ ਹਾਂ
ਇਹ ਇਸ ਲਈ ਕਿਉਂਕਿ ਅਸੀਂ ਭਿੰਨ ਪੈਰਾਮੀਟਰਸ ਦੇ ਨਾਲ ਕਈ ਕੰਸਟਰਕਟਰ ਪਰਿਭਾਸ਼ਿਤ ਕੀਤੇ ਹਨ
ਇਸ ਲਈ ਠੀਕ ਕੰਸਟਰਕਟਰ ਓਵਰਲੋਡ ਹੁੰਦਾ ਹੈ
ਹੁਣ ਅਸੀ ਇੱਕ ਕੰਸਟਰਕਟਰ ਪਰਿਭਾਸ਼ਿਤ ਕਰ ਸੱਕਦੇ ਹਾਂ ਜੋ ਕੇਵਲ ਇੱਕ ਪੈਰਾਮੀਟਰ ਲੈਂਦਾ ਹੈ
ਜੋ ਰੋਲ ਨੰਬਰ ਹੈ
ਹੁਣ ਟਾਈਪ ਕਰੋ ਸਟੂਡੈਂਟ ਪੈਰੇਂਥੀਸਿਸ ਵਿੱਚ ਇੰਟ ਨਮ ਕਰਲੀ ਬਰੈਕੇਟਸ ਵਿੱਚ roll number ਆਈਐਸ ਇਕੁਆਲਟੋ ਨਮ ਅਤੇ ਨਾਮੇ ਆਈਐਸ ਇਕੁਅਲ ਟੋ ਨੋ ਨਾਮੇ ਹੁਣ ਇਸ ਕੰਸਟਰਕਟਰ ਨੂੰ ਕਾਲ ਕਰੋ
ਹੁਣ ਟਾਈਪ ਕਰੋ ਸਟੂਡੈਂਟ ਸ4 ਆਈਐਸ ਇਕੁਆਲਟੋ ਨਿਊ ਸਟੂਡੈਂਟ ਇਸ ਸਮੇਂ ਅਸੀ ਇਕ ਸਿੰਗਲ ਆਰਗਿਉਮੇਂਟ ਕਾਲ ਕਰਾਂਗੇ
ਹੁਣ 61 ਕਾਲ ਕਰੋ
ਫਿਰ ਸ4 ਡੋਟ ਸਟੂਡੈਂਟਡੀਟੇਲ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਹੁਣ ਆਉਟੁਪਟ ਵਿੱਚ ਅਸੀ ਵੇਖਦੇ ਹਾਂ ਰੋਲ ਨੰਬਰ ਲਈ 61 ਅਤੇ ਨਾਮੇ ਲਈ ਨੋ ਨਾਮੇ ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਠੀਕ ਓਵਰਲੋਡੇਡ ਕੰਸਟਰਕਟਰ ਕਾਲ ਹੁੰਦਾ ਹੈ ਜਦੋਂ ਨਵਾਂ ਚਲਦਾ ਹੈ
ਪੈਰਾਮੀਟਰਸ ਦੇ ਆਧਾਰ ਉੱਤੇ ਨਿਰਧਾਰਤ ਹੁੰਦਾ ਹੈ ਕਿ ਠੀਕ ਕੰਸਟਰਕਟਰ ਓਵਰਲੋਡ ਹੋ ਗਿਆ ਹੈ
ਇਸ ਤਰਾਂ ਕੰਸਟਰਕਟਰ ਓਵਰਲੋਡਿੰਗ ਹੁੰਦਾ ਹੈ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕੰਸਟਰਕਟਰ ਓਵਰਲੋਡਿੰਗ ਦੇ ਬਾਰੇ ਵਿੱਚ
ਕੰਸਟਰਕਟਰ ਓਵਰਲੋਡ ਕਰਨਾ ਅਤੇ ਕੰਸਟਰਕਟਰ ਓਵਰਲੋਡਿੰਗ ਦੀ ਵਰਤੋ
ਸੇਲ੍ਫ਼ ਅਸੇਸਮੇੰਟ ਲਈ ਐਂਪਲਾਈ ਕਲਾਸ ਲਈ ਮਲਟਿਪਲ ਕੰਸਟਰਕਟਰ ਬਨਾਓ ਅਤੇ ਕੰਸਟਰਕਟਰ ਨੂੰ ਓਵਰਲੋਡ ਕਰੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
http ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਧੰਨਵਾਦ